ਏ ਇੱਕ ਮੰਦਰ ਦਾ ਵਿਊ ਹੈ ਮੰਦਰ ਦੇ ਬਾਅਦ ਦਰਵਾਜਾ ਲੱਗਾ ਉਥੇ ਚਿੱਤਰ ਬਣੇ ਆ।

ਇਹ ਜਿਹੜਾ ਵਿਊ ਵੇਖ ਰਹੇ ਹੋ ਬਹੁਤ ਵੱਡਾ ਪੈਲਸ ਹੈ ਇਥੇ ਵਿਆਹ ਸ਼ਾਦੀਆਂ ਹੁੰਦੀਆਂ ਏ।

ਪਿੰਡ ਇੱਥੇ ਕ੍ਰਿਸਚਨ ਦਾ ਸਤਿਸੰਗ ਚਲਦਾ ਏ ਇਦੇ 'ਚ ਗਿਰਜਾ ਘਰ ਐ ਬਹੁਤ ਵਧੀਆ ਵਾਤਾਵਰਣ ਐ ਬੱਚੇ ਖੜੇ ਐ।

ਸੋਫਾ ਪਿਆ ਹੈ ਕੁਰਸੀਆਂ ਪਈਆਂ ਹੈਂ ਟੇਬਲ ਪਿਆ ਹੈ ਟੇਬਲ ਦੇ ਊਪਰ ਡੱਬਾ ਪਿਆ ਹੈ।

ਟੈਂਟ ਵੀ ਹੈਗਾ ਇਥੇ ਬੰਦਾ ਖੜਾ ਹੈ ਬੈਗ ਬੂਗ ਲੱਗੇ ਆ ਸ਼ੋਕੇਸ ਬਣਿਆ ਬੜਾ ਵੱਡਾ।

ਤੇ ਇਹਦੇ ਪਿੱਛੇ ਦਾ ਵਿਊ ਵੇਖ ਰਹੇ ਹੋ ਇੱਕ ਮੰਦਿਰ ਦਾ ਵਿਊ ਹੈ ਮੰਦਿਰ ਦੇ ਵਿੱਚ ਭਗਵਾਨ ਜੀ ਬੈਠੇ ਹੈਂ ਆਸੇ ਪਾਸੇ ਪਾੱਸੇ--

ਕੰਟਰੀਆਂ ਚ ਪਾਰਸਲ ਜਾਂਦੇ ਆ ਇਹ ਪਾਰਸਲ ਬਹੁਤ ਪਏ ਆ।

ਸੜਕ ਜਾ ਰਹੀ ਹੈ ਖੇਤਾਂ ਦੀ ਬਹੁਤ ਵੱਡਾ ਸਮੁੰਦਰ ਆਸੇ ਪਾਸੇ ਹਰਿਆਲੀ ਫੁੱਲ ਬੂਟੇ ਲੱਗੇ ਹੋਏ ਆ ਬਹੁਤ ਸੋਹਣਾ ਇੱਥੇ ਦਾ ਵਾਤਾਵਰਨ ਐ।

ਇਹ ਬਹੁਤ ਵੱਡਾ ਸਟੇਡੀਅਮ ਹੈ ਇੱਥੇ ਲੋਕ ਖੜੇ ਹੈਂ ਦੇਖ ਰਹੇ ਹੈਂ ਝੰਡੇ ਨੂੰ ਚੜ੍ਹਦਿਆਂ।

ਐ ਪਿੱਚਰ ਦਾ ਵਿਊ ਬਹੁਤ ਵਧੀਆ ਆਸੇ ਪਾਸੇ ਦਾ ਵਾਤਾਵਰਨ ਬਹੁਤ ਵਧੀਆ ਘਾਹ ਘੂ ਲੱਗਾ ਬੂਟੇ ਬਾਟੇ ਲੱਗੇ ਆ।

ਇਹ ਇੜਾ ਤੁਹੀ ਇਹ ਜਿਹੜਾ ਤੁਹੀ ਪਿੱਛੇ ਦਾ ਵਿਊ ਵੇਖ ਰਹੇ ਹੋ ਚੋਲ ਬਣੇ ਹੋਏ ਐ ਬਹੁਤ ਵਧੀਆ ਖੀਰਾ ਕੱਟਿਆ ਹੋਇਆ ਐ ਨਿੰਬੂ ਕੱਟਿਆ ਹੋਇਆ ਐ ਪਿਆਜ ਕੱਟਿਆ ਹੋਇਆ ਐ।

ਘੱਰ ਚ ਤੰਘੀਰੇ ਸੰਗਲਾਂ ਆਲ਼ੇ ਝੂਲੇ ਹੋਰ ਆਸਾ ਪਾਸਾ ਵਾਤਾਵਰਣ ਬੋਹਤ ਵਧੀਆ ਹੈ।

ਪੈਰਾਂ ਤੇ ਬੰਨਣ ਨੂੰ ਪੈਡ ਵੀ ਮਿਲਦੇ ਆ ਹਰ ਤਰ੍ਹਾਂ ਦੀ ਸਮਾਨ ਮਿਲਦਾ ਆਹ ਦੇਖੋ ਟੇਬਲ ਲੱਗਾ ਇੱਕ ਸਰਦਾਰ ਜੀ ਬੈਠੇ ਇੱਕ ਮੋਨਾ ਜੀ--